ਖਾਣ ਪੀਣ ਦੀਆਂ ਚੀਜ਼ਾਂ ਜਿਵੇਂ ਕਿ ਉੱਥੇ ਚੋਕਲੇਟਾਂ ਬਿਸਕਿਟ --

ਤਿੰਨ ਚਾਰ ਲੋਕ ਬੈਠੇ ਹਨ ਅਤੇ ਮਾਤਾ ਦੀ ਮੂਰਤੀ ਦੇ ਆਲੇ-ਦੁਆਲੇ ਬਹੁਤ ਸਾਰੀ ਸਜਾਵਟ ਕੀਤੀ ਹੋਈ ਹਨ। ਗੁਬਾਰੇ ਲਾਏ ਹੋਏ ਹਨ।

ਤੇ ਕਾਫੀ ਸਾਰੇ ਲੋਕਾਂ ਦੇ ਹੱਥਾਂ ਦੇ ਵਿੱਚ ਢੋਲ ਫੜੇ ਹੋਏ ਹਨ ਤੇ ਉਹ ਖੁਸ਼ੀ ਦੇ ਮੌਕੇ ਤੇ ਕਾਫੀ ਸਾਰੇ ਲੋਕ ਇਕੱਠੇ ਹੋ ਕੇ ਢੋਲ ਨਾਲ ਢੋਲ ਨੂੰ ਵਜਾ ਰਹੇ ਹਨ।

ਇਹ ਇਕ ਮੱਛੀ ਦੀ ਦੁਕਾਨ ਹੈ ਜਿਸ ਉੱਤੇ ਕਾਫੀ ਸਾਰੀਆਂ ਛੋਟੀਆਂ ਵੱਡੀਆਂ ਮੱਛੀਆਂ ਪਈਆਂ ਹੋਈਆਂ ਹਨ।

ਕੁਰਲੀ ਦੇ ਵਿੱਚ ਪੱਠੇ ਪਾਏ ਹੋਏ ਹਨ ਓਸਦੇ ਆਲੇ ਦੁਆਲੇ ਮੱਝਾਂ ਦਾਂ ਗੋਹਾ ਅਤੇ ਇੱਕ ਮੰਜੀ ਹੈ।

ਟੁੱਟ ਕੇ ਉਹਨਾਂ ਦੇ ਟਾਣੇ ਰੁੜੀ ਜਾ ਰਹੀ ਹੈ। ਕਾਫੀ ਜਿਆਦਾ ਹੀ ਪਾਣੀ ਭਰਿਆ ਹੋਇਆ ਹੈ।

ਇਸ ਤਸਵੀਰ ਵਿੱਚ ਬੀ_ਡੀ_ਡਬਲਯੂ_ਆਰ_ਆਈ_ਡੀ ਸਕੂਲ ਦੇ ਵਿਦਿਆਰਥੀ ਇੱਕ --

ਫੌਜੀ ਦੀਆਂ ਟੀ-ਸ਼ਰਟਾਂ ਤੇ ਤਿਰੰਗੇ ਨੂੰ ਪ੍ਰਜੈਂਟ ਕੀਤਾ ਗਿਆ ਹੈ।

ਇਸ ਤਸਵੀਰ ਵਿੱਚ ਇੱਕ ਚਿੱਟੀ-ਕਾਲੇ ਰੰਗ ਦੀ ਬਕਰੀ ਬੈਠੀ ਹੋਈ ਹੈ।

ਜਿਸ ਦੀ ਨਾਮ ਊ ਥੱਲੇ ਲਿਖਿਆ ਆ ਪਰੋ ਐਮ ਐੱਸ --

ਇੱਕ ਪਾਈਪ ਦੀ ਦੁਕਾਨ ਹੈ ਜਿਸ ਵਿੱਚ ਇੱਕ ਪੌੜੀ --

ਜਿੱਥੇ ਬਹੁਤ ਹੀ ਸਮਾਨ ਪਿਆ ਹੋਇਆ ਹੈ ਅਤੇ --